ਤੀਜੀ, ਚਉਥੀ ਤੇ ਪੰਜਵੀ ਵਿਚ ਹੁੰਦੇ ਹੋਵੇ ਵੀ ਬਹੁਤ ਚੰਗਾ ਲੱਗਦਾ ਹੁਣ ਦੋਬਾਰਾ ਨਾ ਕਵਿਤਾਵਾਂ ਦੇ ਨਾ ਜੋ ਅੱਪਾ ਪਹਿਲਾ ਪੜ੍ਹ ਦੇ ਰਹੇ ਆ ਤੇ ਅੱਠਵੀ ਕਹਾਣੀ ਜੋ ਮੇਨੂ ਬੜੀ ਪਸੰਦ ਹੈ ਉਧਮ ਅਗੇ ਲਕਸ਼ਮੀ ਪਾਗੋ ਅਗੇ ਪਾਉਣ ਈ ਕਹਾਣੀ ਬ ਬਹੁਤ ਦਿਲਚਸਪ ਹੈ ਬਹੁਤ ਸੋਹਣੀ ਤੇ ਬਹੁਤ ਚੰਗੇ writer ਨੇ ਲਿਖੀ ਹੋਈ ਹੈ ਬਹੁਤ ਵੜਿਆ ਈ ਕਹਾਣੀ ਈ ਤੇ ਨੋਵੇ ਨੰਬਰ ਤੇ ਮੇਰੀ ਚੰਗੀ ਜੋ ਮੇਰੇ ਦਿਲ ਨੂੰ ਚੰਗੀ ਲੱਗਦੀ ਹੈ ਕਹਾਣੀ ਉਹ ਹੈ ਅਹੰਕਾਰ ਦਾ ਸਿਰ ਨੀਵਾਂ ਈ ਕਹਾਣੀ ਤੋਂ ਬਹੁਤ ਕੁਜ ਸਿੱਖਣ ਨੂੰ ਮਿਲਦਾ ਕਹਿੰਦੇ ਹਮੇਸ਼ਾ ਸਾਨੂ ਸਿਰ ਚੁਕਾ ਕੇ ਰਹਿਣਾ ਚਾਹੀਂਦਾ ਜਦੋ ਬੰਦੇ ਨੂੰ ਅਹੰਕਾਰ ਆਉਂਦਾ ਓਦੋ ਬੰਦਾ ਮਾਰਿਆ ਜਾਂਦਾ ਇਸਲੀਏ ਅਹੰਕਾਰ ਦਾ ਸਿਰ ਨੀਵਾਂ ਹੀ ਹੁੰਦਾ ਹੈ ਜੇਦਾ ਬੰਦਾ ਅਹੰਕਾਰ ਕਰਦਾ ਓਦਾਂ ਸ਼ਹਿਰ ਨੀਵਾਂ ਹੀ ਹੁੰਦਾ ਹੈ ਈ ਬੰਦਾ ਅੰਹਕਾਰ ਇੰਨਾ ਕਰ ਜਾਂਦਾ ਕਰਲੇਂਦਾ ਕਿ ਓਨੁ ਬੜਾ ਜਾਂਦਾ ਚੰਗਾ ਫੀਲ ਨੀ ਹੁੰਦਾ ਊ ਪੁਲ ਹੀ ਜਾਂਦਾ ਇਨਸਾਨੀਯਤ ਨੂੰ, ਐੱਸ ਕਰਕੇ ਇਸ ਕਹਾਣੀ ਤੋਂ ਬ ਬਹੁਤ ਕੁਜ ਸਿਖਾਂ ਨੂੰ ਮਿਲਣਾ ਕਿ ਸਾਨੂ ਕਦੇ ਵੀ ਅਹੰਕਾਰ ਨਰਨਾ ਚਾਹੀਦਾ, ਤੇ ਦਸਵੀ ਕਹਾਣੀ ਈ ਕਰ ਪਲ ਹੋ ਪਲ ਠੀਕ ਈ ਜੀ ਈ ਕਹਾਣੀ ਬ ਬਹੁਤ ਚੰਗੀ ਹੈ ਐੱਸ ਤੋਂ ਵੀ ਅੱਪਾ ਨੂੰ ਬਹੁਤ ਕੁਛ ਸਿਖਾਂ ਮਿਲਦਾ ਈ ਜੇ ਅੱਪਾ ਕਿਸੇ ਦਾ ਚੰਗਾ ਕਰਾਂਗੇ ਤੇ ਆਪਣਾ ਬ ਪਲ ਹੋਊਂਗਾ ਜੇ ਅੱਪਾ ਕਿਸੇ ਦਾ ਬੁਰਾ ਕਰਾਂਗੇ ਤੇ ਆਪਣਾ ਬ ਬੁਰਾ ਹੋਊਂਗਾ ਐੱਸ ਕਰਕੇ ਸਾਨੂ ਸਾਰਿਆਂ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਕਦੇ ਵੀ ਕਿਸੇ ਤੋਂ ਸਾੜਨਾ ਨੀ ਚਾਹੀਦਾ ਹਮਹਿਸ ਸਬ ਵੱਲ ਦੇਖ ਕਰ ਖੁਸ਼ ਹੋਂਦ ਹੈ ਤੇ ਪਲਾ ਹੀ ਕਰਨਾ ਚਾਹੀਦਾ ਸਾਰਿਆਂ ਦਾ ਪਲਾ ਹੀ ਰਬ ਕੋਲੋਂ ਮੰਗਣਾ ਚਾਹੀਦਾ ਠੀਕ ਹੈ ਜੀ ਤੋਂ ਗਿਰਵੀ ਜੋ ਕਹਾਣੀ ਹੈ ਮੇਰੀ ਜੋ ਮੇਨੂ ਬਹੁਤ ਚੰਗੀ ਲੱਗਦੀ ਈ ਝੁਕਤੀ ਸ਼ਕਤੀ ਨਾਲੋਂ ਤਾਕਤਵਰ ਹੈ ਠੀਕ ਹੈ ਨਾ ਜੀ ਝੁਕਤੀ ਹੈ ਨਾ ਝੁਕਤੀ ਇਸ ਧਰਤੀ ਤੇ ਅੱਪਾ ਨੂੰ ਜੋ ਭੀ ਅੱਪਾ ਨੂੰ ਸਿਖਾਂ ਨੂੰ ਮਿਲਦਾ ਕੁਛ ਭੀ ਉਹ ਕਹਿੰਦੀ ਏਹ ਸ਼ਕਤੀ ਨਾਲੋਂ ਜ਼ਿਆ ਦਾਤਾਕਤਵਰ ਹੈ ਜੋ ਆਪਣੇ ਦਿਲ ਦੇ ਅੰਦਰ ਹੈ ਤੀਸਰੇ ਸਾਨੂ

ਅੱਪਾ ਅਗੇ ਚਲਦੇ ਆ ਉਸਤੋਂ ਅਗੇ ਜੋ ਕਹਾਣੀ ਹੈ ਉਹ ਏ ਹੈ ਆਪਣੀ ਬੜਾ ਵਰਾਹ ਨੰਬਰ ਕਹਾਣੀ ਹਰ ਚਮਕਤੀ ਚੀਜ਼ ਸੋਨਾ ਨਹੀਂ ਹੁੰਦੀ ਈ ਕਹਾਣੀ ਤਾ ਬਹੁਤ ਹੀ ਚੰਗੀ ਈ ਤੇ ਬਹੁਤ ਹੀ ਲਾਭਦਾਇਕ ਹੈ ਸਾਡੀ ਸੋਚ ਲਈ ਕਿਓਂਕਿ ਸਾਡੀ ਸੋਚ ਕਿ ਅੱਪਾ ਕਦੇ ਦੇਖ ਲੈਂਦੇ ਈ ਅੱਪਾ ਚੀਜ਼ ਨੂੰ ਪ੍ਰਖਤੇ ਨੀ ਕਿਸੀ ਵੀ ਚਾਹੇ ਬੰਦਾ ਹੋਵੇ ਕੋਈ ਬ ਹੋਵੇ ਅੱਪਾ ਓਦੇ ਤੇ ਸਿਧ ਯਕੀਨ ਕਰ ਲੈਣਗੇ ਆ ਕਿ ਈ ਬੰਦਾ ਹਨ ਏਦਾਂ ਹੋਓ ਓਦਾਂ ਹੋਓ ਟਾਇ ਕਿਹਾ ਜਾਂਦਾ ਕੋਈ ਬ ਚਮਕਤੀ ਚੀਜ਼ ਹੋਣ ਤੇ ਕੋਈ ਬਚੀਜ਼ ਹੋਣ ਓ ਸੋਨਾ ਨਯੀ ਬਣ ਜਾਂਦੀ ਓ ਸੋਨਾ ਨਯੀ ਹੁੰਦੀ ਠੀਕ ਈ ਤਾ ਅੱਪਾ ਨੂੰ ਸੋਚ ਸਮਝ ਤੇ ਪਰਖ ਕੇ ਚੀਜ਼ ਲੈਣੀ ਚਾਹੀਦੀ ਠੀਕ ਈ ਜੀ ਆਪਣੀ ਤੇਰਵੀ ਕਹਾਣੀ ਈ ਜੋ ਹਮੇਸ਼ਾ ਹਾਲ ਹਕ਼ ਨਾਲ ਦੀ ਕਮਾਇ ਜਫਲਦੀ ਹੈ ਏਦਾਂ ਮਤਲਵ ਵੀ ਬਹੁਤ ਚੰਗਾ ਈ ਹਮੇਸ਼ਾ ਜੋ ਸਾਨੂ ਮੇਹਨਤ ਕਰਨੀ ਚਾਹੀਦੀ ਮੈਂਟ ਕਰੂਂਗੇ ਜੇ ਤਾ ਹਕ਼ ਹਲਾਲ ਦੀ ਕਮੀ ਹੋਊਂਗੀ ਖੂਨ ਪਸੀਨੇ ਦੀ ਕਮਾਇ ਊ ਹਮੇਸ਼ਾ ਫੈਲਦੀ ਈ ਮਤਲਬ ਓਦਾਂ ਸਾਨੂ ਹਮੇਸ਼ਾ ਫੈਲ ਮਿਲਦਾ ਹੈ ਠੀਕ ਹ ਨਾ ਜਿਨ੍ਹਾਂ ਅੱਪਾ ਕਿੱਤਾ ਹੋਊਂਗਾ ਓ ਕਿੱਤਾ ਹੋਊਂਗਾ ਦੋ ਨੰਬਰ ਦਾ ਕਾਮ ਕਰਤਾ ਕਰੀਏ ਹੋਊਂਗਾ ਗ਼ਲਤ ਕਾਮ ਕਰਲਿਆ ਹੋਊਂਗਾ ਮਤਾਬ ਓਦਾਂ ਆਪ ਨੂੰ ਹਮੇਸ਼ਾ ਫੈਲ ਮਿਲਦਾ ਹੈ ਜੋ ਹਮੇਸ਼ਾ ਅੱਪਾ ਨੂੰ ਸੁਖ ਨੀ ਮਿਲਦਾ ਹਮੇਸ਼ਾ ਅੱਪਾ ਨੂੰ ਚਾਹੀਦਾ ਕਿ ਅੱਪਾ ਹਮੇਸ਼ਾ ਆਪਣੀ ਹਕ਼ ਹਲਾਲ ਦੀ ਕਮਾਇ ਕਰੀਏ ਤੇ ਆਪ ਦਾ ਵੜਿਆ ਆਪਣੇ ਪਰਿਵਾਰ ਨੂੰ ਖੁਸ਼ ਰਖੀਏ ਠੀਕ ਹੈ ਜੀ ਤੇ ਆਪਣੀ ਚੋਦਾਂ ਨੰਬਰ ਤੇ ਉਂਦੀ ਨਿਰ ਪਾਗਾ ਤੇ ਵਿਸ਼ਵਾਸ ਕਰਨ ਵਾਲੇ ਮੂਰਖ ਹੁੰਦੇ ਹੁਣ ਨਿਰ ਪਾਗਾ ਮਤਲਵ ਹਰ ਇੱਕ ਤੇ ਵਿਸ਼ਵਾਸ ਕਰਨ ਵਾਲੇ ਮੂਰਖ ਹੁੰਦੇ ਹਨ ਠੀਕ ਹੈ ਜੀ ਤੇ ਸਾਨੂ ਕਿਸੇ ਤੇ ਏਨਾ ਜਾਂਦਾ ਵਿਸ਼ਵਾਸ ਨੀ ਕਰਨਾ ਚਾਹੀਦਾ ਹਮੇਸ਼ਾ ਸੋਚ ਸਮਝ ਕੇ ਹੀ ਰਹਿਣਾ ਚਾਹੀਦਾ ਹੈ ਠੀਕ ਹੈ ਆਪਣਾ ਪੰਦਰਾਂ ਨੰਬਰ ਕਹਾਣੀ ਚੋਰ ਦੀ ਦਾਦੀ ਛ ਤਿਨਕਾ ਚੋਰ ਦੀ ਦਾਦੀ ਚ ਤਿਨਕਾ ਮਤਲਵ ਉਸਦੀ ਜੋ ਦਾੜੀ ਵਿਚ ਜੋ ਓਨੇ ਜੋ ਚੋਰੀ ਕੀਤੀ ਆਦਿ ਓਦੇ ਵਿਚ ਕੋਈ ਅੱਪਾ ਕਹਿ ਦੇਂਦਿਆਂ ਜੀ ਉਹ ਫੜਿਆ ਜਾਂਦਾ ਐੱਸ ਕਰਕੇ ਕਿ ਅੱਪਾ ਬੰਦਾ ਇਹੋ ਜਿਯਾ ਕਾਮ ਕਰਦਾ ਵੀ ਈ ਤੇ ਕੋਈ ਪਿੱਛੇ ਸੁਰਾਖ ਨੀ ਛਡਣਾ ਚਾਹੀਦਾ ਪੂਰਾ ਪੱਕਾ ਕਾਮ ਕਰਨਾ ਚਾਹੀਦਾ

ਜਦੋ ਪੜਦੇ ਸੀ ਬਹੁਤ ਹੀ ਚੰਗਾ ਲੱਗਦਾ ਸੀ ਇਹ ਕਹਾਣੀ ਪੜਕੇ ਤੁਸੀ ਜਦੋ ਸਹੋਤੇ ਹੁੰਦੇ ਪੜਦੇ ਸੀ ਤੇ ਬਹੁਤ ਹੀ ਤਆਂ ਨਾਲ ਤੇ ਮਨ ਲਗਾਕੇ ਅਸੀਂ ਇਹ ਕਹਾਣੀਆਂ ਪਦਾਦ ਸੀ ਨਿੱਕੇ ਹੁੰਦੇ

ਬਹੁਤ ਹੀ ਵੜਿਆ ਲੱਗਦਾ ਸਾਨੂ ਇਹ ਸੁਣਕੇ ਠ੍ਕ ਹੈ ਦੋਸਤੋ ਤੇ ਅਗੇ ਅੱਪਾ ਜਾਂਦੇ ਆ ਆਪਣੀ ਸਟਾਰ ਨੰਬਰ ਕਹਾਣੀ ਤੇ ਨਕਲਚੀ ਬਾਂਦਰ ਕਹਾਣੀ ਬਹੁਤ ਸੁਣੀ ਹੋਊਂਗੀ ਕਿਉਂਕਿ ਇਹ ਬ ਬਹੁਤ ਪ੍ਰਸ਼ਿਦ ਕਹਾਣੀ ਹੈ ਜੋ ਨਕਲਚੀ ਬਾਂਦਰ ਹੁੰਦਾ ਹੈ ਤੋਂ ਇਹ ਜੋ ਨਕਲ ਕਰਦਾ ਕਰਦਾ ਆਪਣੇ ਪੈਰਾਂ ਤੇ ਕੁਲਹਾੜੀ ਮਾਰ ਲੈਂਦਾ ਹੈ ਠੀਕ ਹੈ ਤੇ ਇਹ ਕਹਾਣੀ ਬਹੁਤ ਹੀ ਚੰਗੀ ਹੁੰਦੀ ਸੀ ਜਦੋ ਛੋਟੇ ਹੁੰਦੇ ਪੜ੍ਹਦੇ ਸੀ ਸਕੂਲ ਵਿਚ ਪੜਨਾ ਤੇ ਮਾਸਟਰ ਨੇ ਓਵੀ ਕਾਮ ਦੇਦੇਨਾ ਕਿ ਕਰ ਜਾਕੇ ਇਹ ਕਾਮ ਕਰੋ ਪੈਡ ਕੇ ਆਉਣਾ ਕਲ ਨੂੰ ਸੁਨਾਨੁਨਾ ਤੁਸੀ ਤੇ ਉਹ ਵੀ ਬਹੁਤ ਚੰਗਾ ਟੀਮ ਹੁੰਦਾ ਸੀ ਤੇ ਹੁਣ ਯਾਦ ਕਰ ਕਰ ਕੇ

ਅਸੀਂ ਵੀ ਬਹੁਤ ਵੜਿਆ ਕਾਮ ਕਰਦੇ ਸੀ ਪੜਦੇ ਸੀ ਦਿਲ ਲਗਾਕੇ ਪਹਿਲਾ ਪਦੇਦੇ ਰਹਏਂ ਤੇ ਬਹੁਤ ਹੀ ਵੜਿਆ ਫੀਲ ਹੁੰਦਾ ਤੇ ਐੱਸ ਕਰਕੇ ਸਾਰਿਆਂ ਨੂੰ ਪੜਨਾ ਚਾਹੀਦਾ ਤੇ ਪੜ੍ਹਾਈ ਵੱਲ ਤਆਂ ਦੇਣਾ ਚਾਹੀਦਾ ਹੈਲੋ। ਹੈਲੋ।

ਹੋਰ ਸੁਣਾ ਰਮਨ ਕੀ ਹਾਲ ਏ। ਠੀਕ-ਠਾਕ ਜੀ। ਗੁੱਡ ਮਾਰਨਿੰਗ ਜੀ। ਹੋਰ ਕੀ ਕਰਦੇ ਪਏ। ਹੋਰ ਠੀਕ-ਠਾਕ। ਆਹ ਗੁੱਡ ਮਾਰਨਿੰਗ ਵਾਹਲੀ-ਵਾਹਲੀ। ਮੈਨੂੰ ਪੁੱਛੋ ਭਲਾ ਇਹ ਕੀ ਕਰਨ ਦਈ ਆ। ਹੋਰ ਸਵੇਰੇ-ਸਵੇਰੇ ਅੱਜ ਕਿਵੇਂ ਚੇਤਾ ਆ ਗਿਆ ਸਾਡਾ। ਆਹ ਗਿਆ ਚੇਤਾ, ਮੈਂ ਕਿਹਾ ਚਲ ਫੋਨ ਕਰ ਹੀ ਲਈਏ। ਆ ਠੀਕ ਆ।

ਸਵੇਰੇ-ਸਵੇਰੇ ਅੱਜ ਦੋਨਾਂ ਭੈਣਾਂ ਨੇ ਫੋਨ ਲਾ ਲਿਆ। ਅੱਜ ਚੜ੍ਹਦੀ ਧੁੱਪ ਕਿਦਾਂ ਪੈਣ ਦਈ ਆ।

ਅੱਜ ਚੜ੍ਹਦੀ ਧੁੱਪ ਕਿਦਾਂ ਪੈਣ ਦਈ ਆ। ਆਹ ਸਾਡੇ ਤਾਂ ਇਧਰ ਰਾਤ ਪਈ ਆ। ਤੁਹਾਡੇ ਦਿਨ ਚੜ੍ਹ ਗਿਆ ਆ।

ਵਧੀਆ ਗੱਲ ਆ। ਸਾਡੇ ਆ ਇੱਥੇ ਬੱਦਲ ਹੋਇਆ। ਬੜਾ ਸੋਹਣਾ ਠੰਡਾ ਮੌਸਮ ਆ। ਅੱਛਾ। ਇਧਰ ਵੀ ਹੋਇਆ ਵਾ ਠੰਡਾ ਮੌਸਮ। ਸਾਡੇ ਬੜੀ ਧੁੱਪ ਪੈਣ ਦਈ ਆ ਸਵੇਰੇ-ਸਵੇਰੇ ਈ। ਚੜ੍ਹਦੀ ਧੁੱਪ ਪੈਣ ਦਈ ਆ।

ਮੈਂ ਤਾਂ ਠੀਕ ਆ, ਤੁਸੀਂ ਦੱਸੋ। ਠੀਕ ਈ ਚਾਹੀਦਾ। ਰਮਨ ਦੁਪਹਿਰਾਂ ਨੂੰ ਬੜੀ ਆਹੋ। ਬੜੀ ਜਿਆਦਾ।

ਆਹੋ ਬੜੀ ਗਰਮੀ ਆ ਤੇ ਹੀਟ ਬੜੀ ਆਉਂਦੀ ਆ ਦੁਪਹਿਰਾਂ ਨੂੰ। ਇਹਨੂੰ ਤਾਂ ਕੁਛ ਜਿਆਦਾ ਈ ਆਉਂਦੀ ਹੋਣੀ। ਆਹੋ। ਨਹੀਂ, ਸੱਚੀ ਬੜੀ ਆਉਂਦੀ ਆ।

ਹਾਏ, ਜਿੰਨੀ ਮੈਨੂੰ ਨੀਂਦ ਆਉਂਦੀ ਆ, ਉਨੀ ਤਾਂ ਕਿਸੇ ਨੂੰ ਨੀ ਆਉਂਦੀ ਹੋਏ। ਕਿਉਂ ਨੀ, ਗੋਲੀ ਖਾ ਲੈ। ਨਹੀਂ ਗੋਲੀਆਂ ਤਾਂ ਨੀ ਖਾਂਦੀ। ਯਾਰ ਮੈਨੂੰ ਸੱਚੀ ਬੜੀ ਨੀਂਦ ਆਉਂਦੀ ਆ, ਮੈਂ ਲੰਮੇ ਪਵਾਂ, ਸੱਚੀ ਉਸੇ ਟਾਈਮ ਨੀਂਦ ਆ ਜਾਂਦੀ ਆ। ਆਹੋ। ਕਈ ਵਾਰ ਬੜੀ ਨੀਂਦ ਆਉਂਦੀ ਆ। ਅਰੇ ਨਹੀਂ, ਜਿਹਨਾਂ ਨੂੰ ਨੀਂਦ ਜਿਆਦਾ ਆਉਂਦੀ ਆ, ਉਹਨਾਂ ਦਾ ਸਰੀਰ ਮੋਟਾ ਹੁੰਦਾ। ਤੇਰਾ ਤਾਂ ਸਰੀਰ ਸੁੱਕਿਆ।

ਕੀ ਪਤਾ ਮੈਨੂੰ ਕਿਹੜਾ ਲੱਗਾ ਹੋਇਆ। ਨਹੀਂ ਕਹਿੰਦੇ ਨਿੰਦਰ-ਨੁੰਦਰ ਜਿਹਨੂੰ ਜਿਆਦਾ ਆਵੇ ਨਾ ਤੇ ਉਹ ਕਹਿੰਦੇ ਮੋਟਾ ਹੁੰਦਾ ਵਾ।

ਮੇਰੇ ਤੋਂ ਵੀ ਜਿਆਦਾ। ਮੈਨੂੰ ਘਰ ਦੀ ਇੰਨੀ ਟੈਂਸ਼ਨ ਨੀ, ਜਿੰਨੀ ਆਪਣੇ ਸਰੀਰ ਦੀ ਟੈਂਸ਼ਨ ਆ ਨਾ। ਆਹੋ। ਤੈਨੂੰ ਆਪਣੇ ਸਰੀਰ ਦੀ। ਮੈਨੂੰ ਆਪਣੇ ਘਰ ਦੀ।

ਅੱਛਾ। ਪਰਮੇਸ਼ਵਰ ਨੇ ਚਲ ਸਾਰਾ ਕੁਛ ਦਿੱਤਾ। ਰੋਟੀ ਦੇ ਰਿਹਾ ਖੁਦਾ। ਪਰ ਇਕ ਗੱਲ ਹੈਗੀ, ਮੇਰੇ ਨਾ ਜਿਦਾਂ ਸ਼ੂਗਰ ਦੇ ਕਰਕੇ ਮੈਨੂੰ ਬੜੀ ਟੈਂਸ਼ਨ ਰਹਿੰਦੀ ਆ ਦਿਮਾਗ ਤੇ।

ਆਹੋ ਹੋਰ। ਬੜੇ ਮਲਕਾ ਤੈਨੂੰ ਹਾਸੇ ਆਉਣ ਦਏ ਆ, ਮਲਕਾ ਤੈਨੂੰ। ਓ ਦੇਖਦੇ ਆ ਹਾਲੇ ਗਗਨ।

ਹੋਰ।

ਵਧੀਆ ਚਾਹੀਦਾ। ਠੀਕ ਆ। ਚਾਹ ਪੀਣ ਲੱਗੇ ਸੀ। ਅੜੀਏ ਮੈਂ ਦੁਆ ਕਰਨੀ ਆ, ਤੂੰ ਪਹਿਲਾਂ ਮੈਨੂੰ ਦੁਆ ਨੀ ਕਰਨ ਦਿੱਤੀ। ਅੱਛਾ। ਚਲ ਕੋਈ ਨੀ ਕਰ ਲੀ ਹੁਣ।

ਇਹ ਫਿਰ ਕਿੰਨੇ ਵਜੇ ਖਤਮ ਹੋਣੀ ਆ, ਦਸ ਵਜੇ ਦੀ ਸ਼ੁਰੂ ਹੋਈ। ਹੈਂ। ਚਲਣ ਦਈ ਆ। ਗਿਆਰਾ ਵਜੇ ਖਤਮ ਹੋਣੀ ਆ, ਦਸ ਵਜੇ ਦੀ ਬਣ ਗਈ ਤੇ।

ਆਹੋ ਦੋ ਵਾਰੀ ਘਰ ਦੇ ਉਹ ਕਹਿੰਦੇ। ਹਾਂ ਰੋਜ ਘਰ ਦੇ। ਆਹੋ।

ਬੜੀ ਕਰਦੇ। ਚਲ ਕੋਈ ਨੀ ਫਿਰ ਦੁਬਾਰਾ ਲੈਣਾ ਚਾਹੀਦਾ। ਉਧਰੋਂ ਹਵਾ ਵੀ ਵਗ ਦਈ ਅੱਜ। ਹੂੰ। ਚੰਗਾ ਈ ਆ ਸਗੋਂ। ਹੋਰ ਬੜੀ ਗਰਮੀ ਆ ਭੈਣਾ। ਆਹੋ ਮੀਂਹ ਪੈ ਜਾਣਾ ਚਾਹੀਦਾ। ਕੰਮ ਆਪੇ ਗਰਮੀ ਦੇ ਨਾਂ ਤੇ। ਮੀਂਹ ਪੈ ਜਾਣਾ ਚਾਹੀਦਾ ਵਾ। ਮੈਂ ਤਾਂ ਕਹਿੰਦੀ ਆ, ਦੋ ਦਿਨ ਚੰਗਾ ਮੀਂਹ ਪਵੇ, ਰੋੜਵਾ ਜਾ। ਮੀਂਹ ਪੈ ਜੇ ਨਾ ਫਿਰ ਵਾਹਵਾ ਠੰਡਾ ਜਾ ਰਹਿੰਦਾ। ਚੰਗਾ ਵੀ ਜਿਹਦੇ ਨਾਲ ਮੀਂਹ ਪਵੇ ਇਕ ਵਾਰ ਹਾਂ ਫੇਰ ਬੜਾ ਲੱਗ ਜਾਂਦਾ, ਜੇ ਮੀਂਹ ਪੈ ਜੇ ਇੱਕ ਵਾਰੀ ਤੇ।

ਦੋ-ਤਿੰਨ ਦਿਨ ਰਹਿੰਦਾ ਫਿਰ ਠੰਡਾ ਜਾ। ਹੂੰ ਫਿਰ ਜਮੀਨ ਵਾਹਵਾ ਉਹ ਜਾਣੀ ਆ, ਗਿੱਲੀ ਹੋ ਜਾਣੀ। ਆ ਜਿਹੜਾ ਮਾੜਾ-ਮੋਟਾ ਆਉਂਦਾ, ਇਹਦੇ ਨਾਲ ਤਾਂ ਮਾੜਾ ਮੋਟਾ ਘੱਟਾ ਈ ਆਉਂਦਾ।

ਹੂੰ। ਭੜਾਸ ਜੀ ਵੀ ਬੜੀ ਪੈਂਦੀ ਆ। ਹਾਏ ਉਹ ਜਿਆਦਾ ਹੋ ਜਾਂਦੀ ਆ, ਜਦੋਂ ਰਾਤੀਂ ਮੀਂਹ ਆਇਆ ਨਾ, ਮੁੜਕਾ ਆਇਆ ਵਾ, ਗਰਮੀ ਲੱਗੇ। ਬੜਾ ਈ ਮਾੜਾ ਹਾਲ ਏ। ਬੜਾ ਈ ਮਾੜਾ ਹਾਲ ਏ।

ਸਾਡੇ ਤਾਂ ਹੈਨੀ ਪਰ ਗਰਮੀ ਲੱਗੇ ਭੈਣਾਂ। ਤੇ ਮੈਨੂੰ ਪਤਾ ਕੀ ਲੱਗਦਾ ਆ। ਉਹੀ ਹਾਲ ਏ। ਬਸ ਲਾਈਟਾਂ ਜਗਦੀਆਂ ਦੋ ਕ।

ਸਾਡੇ ਪੱਖਾ ਵੀ ਲੱਗ ਜਾਂਦਾ, ਉਹੀ ਹਾਲ ਏ।

ਪੱਖੇ ਵੀ ਹੌਲੀ-ਹੌਲੀ ਚੱਲਦੇ ਆ। ਫਿਰ ਤੁਹਾਡਾ ਕਿੰਨੇ ਆਲਾ। ਸਾਡਾ ਠਾਰਾਂ ਹਜਾਰ ਦਾ।

ਅੱਛਾ, ਠਾਰਾਂ ਹਜਾਰ ਦਾ। ਅੱਛਾ। ਮੈਂ ਤਾਂ ਰਾਤੀਂ ਕੂਲਰ ਵੀ ਲਾ ਲਿਆ ਸੀ ਉਤੇ। ਛੱਤ ਆਲਾ ਪੱਖਾ ਵੀ।

ਮੇਰੇ ਵੀ ਬੱਚੇ ਚਲੇ ਗਏ ਸੀ ਫਿਰ, ਰਵੀ ਹਰੀ ਆਏ ਸੀ। ਤੇ ਮੈਂ ਕੂਲਰ ਵੀ ਲਾਇਆ ਸੀ ਤੇ ਉਹ ਪੱਖਾ ਵੀ ਲਾਇਆ ਸੀ ਫਰਾਟਾ।

ਹੋਰ ਵਧੀਆ।

ਤੂੰ ਕਹਿ ਨਹੀਂ ਰਹਿ ਸਰਦਾਰ ਜੀ ਨੂੰ, ਮੇਰਾ ਵੀ ਲੋਨ ਕਰ ਦੋ। ਨਹੀਂ ਪਤਾ ਕੀ ਹੋਇਆ, ਸਾਡੇ ਘਰੇ ਗਿਆ ਤੇ ਮੈਨੂੰ ਕਹਿੰਦਾ ਭੈਣੇ ਤੂੰ ਪੈਸੇ ਲੈਣੇ ਆ ਤੇ ਕੋਰੋਨਾ ਮੈਂ ਕਿਹਾ ਭਾਜੀ, ਕੋਰੋਨਾ ਤਾਂ ਹੈ ਤੇ ਉਹ ਕਹਿੰਦੇ ਆ ਘਰ ਆਲੇ ਦੇ ਪਰੂਫ ਚਾਹੀਦੇ ਆ। ਮੈਂ ਕਿਹਾ ਮੇਰਾ ਘਰ ਆਲਾ ਹੈ ਨੀ, ਕਹਿੰਦਾ ਕੋਈ ਗੱਲ ਨੀ।

ਤੇਰੇ ਤਾਂ ਪੈਸੇ ਵੀ ਨੀ ਘਟਾਉਣੇ। ਅੱਛਾ ਇਹਨੇ ਵੀ ਦੇਣਾ ਲੋਨ।

ਤੇਰੇ ਪੈਸੇ ਨੀ ਘਟਾਉਣੇ, ਤੇਰਾ ਪਹਿਲਾਂ ਦਾ ਚਲਣ ਦੀਆਂ ਆ ਵਾਲਾ ਲੋਨ। ਮੈਂ ਆਖਿਆ, ਮੈਂ ਦਸ ਹਜਾਰ ਲੈਣਾ ਵਾ ਤੇ ਆਖਦਾ ਸਰਦੀਆਂ ਤਾਂਈ ਆਪ ਦੇ ਦਿਉ। ਫਿਰ ਮੈਂ ਕਿਹਾ ਚੰਗਾ ਦੇ ਦਾਂਗੇ। ਵਿਆਜ ਲੈਂਦੇ ਆ ਨਾ ਪਹਿਲਾਂ। ਫਾਈਲ-ਫੁਲ ਬਣੀ ਆ, ਸੌ ਰੁਪਇਆ ਲੱਗਣਾ ਸਾਰਾ, ਇਹਦੀ ਚਲਣ ਦਈ ਆ ਕਾਪੀ ਅੱਗੇ।

ਅੱਛਾ, ਠੀਕ ਆ।

ਹੈਂ ਉਏ ਅਲਕਾ, ਦੱਸੀ ਇਹਨੇ ਕਿੰਨੇ ਪੈਸੇ ਲਏ ਉਹਦੇ। ਚਲ ਠੀਕ ਆ ਫਿਰ। ਚਲ ਠੀਕ ਆ ਫਿਰ। ਬਾਅਦ ਚ ਕਰਦੀ ਆ।

ਮਲਕਾ ਨੂੰ ਲੈ ਗਏ ਤੇ ਉਹਨੂੰ ਲੈ ਗਏ।